ਤਬਲੇ ਹਨਮੋਨੀਅਮ ਵਗੈਰਾ ਫੜੇ ਹੋਏ ਦਿਖਾਈ ਦੇ ਰਹੇ ਹੈਗੇ ਜੀ।

ਇਥੇ ਵੀ ਬਹੁਤ ਸਾਰੇ ਕਾਊਂਟਰ ਲਾਗੇ ਹੈਗੇ ਜੀ।

ਪੋਟਰਾਂ ਦੇ ਅੰਦਰ ਬਹੁਤ ਸਾਰਾ ਵਧੀਆ ਸਮਾਨ ਪਿਆ ਦਿਖਾਈ ਦੇ ਰਿਹਾ ਹੈਗਾ।

ਜਿੱਸ ਦੇ ਲਾਗੇ ਬੋਹੁਤ ਸਾਰੇ ਰੁੱਖ ਲਗੇ ਹੋਏ ਹੈਗੇ ਜੀ।

ਹਾਲੇ ਬਹੁਤ ਸਾਰੇ ਪਾਥਰ ਵੀ ਪਾਏ ਹੋਏ ਹੈਗੇ ਜੀ।

ਜੋ ਕੀ ਵੇਖਣ ਵਿੱਚ ਬਹੁਤ ਗਾਂਦਾ ਲੱਗ ਰਿਹਾ ਹੈਗਾ ਜੀ।

ਕਿਉਂਕਿ ਇਸ ਦਾ ਵਿਊ ਬੜਾ ਸੁੰਦਰ ਆ ਰਿਹਾ ਹੈਗਾ ਜੀ।

ਇਥੇ ਇਕ ਕੁੜੀ ਦੀ ਫੋਟੋ ਵੀ ਲਾਗੀ ਹੋਈ ਦਿਖਾਈ ਦੇ ਰਹੀ ਹੈਗੀ ਜੀ।

ਸਾਈਡਾਂ ਤੇ ਬਹੁਤ ਸਾਰੇ ਡੀ_ਜੇ ਅਤੇ ਲਾਈਟਾਂ ਵੀ ਲੱਗਿਆਂ ਹੋਈਆਂ ਦਿਖਾਈ ਦੇ ਰਹੀਆਂ ਹੀਗੀਆਂ

ਜਿਨਾ ਲਾਗੇ ਕੀ ਬਹੁਤ ਸਾਰੇ ਟਾਇਰ ਵੀ ਪਾਏ ਹੋਏ ਹੈਗੇ ਜੀ।

ਇਹਨਾਂ ਨੇਂ ਮਾਸਕ ਪਾਏ ਹੋਏ ਦਿਖਾਈ ਦੇ ਰਹੇ ਹੈਗੇ ਜੀ।

ਈਸ ਫ਼ੋਟੋ ਦੇ ਅੰਦਰ ਸਾਨੂੰ ਇੱਕ ਜਗਹਾ ਦਿਖਾਈ ਦੇ ਰਿਹਾ ਹੈਗਾ ਜੀ।

ਈਸ ਫੋਟੋ ਦੇ ਆਂਦਰ ਸਾਨੂੰ ਇੱਕ ਜਗਾ ਦਿਖਾਈ ਦੇ ਰਹੀ ਹੈਗੀ ਜੀ।

ਇਸ ਫੋਟੋ ਦੇ ਅੰਦਰ ਸਾਨੂੰ ਇੱਕ ਜਗਾ ਦਿਖਾਈ ਦੇ ਰਹੀ ਹੈਗੀ ਜੀ।

ਕੁਛ ਬੰਦੇ ਇਧਰ ਉਧਰ ਘੁੰਮਣ ਜਾ ਰਹੇ ਵੀ ਹੈਗੇ ਦਿਖਾਈ ਦੇ ਰਹੇ ਹੈਗੇ ਜੀ।

ਇਸ ਫੋਟੋ ਦੇ ਆਦਰ ਸਾਨੂੰ ਇੱਕ ਬਹੁਤ ਵਧੀਆ ਮੈਦਾਨ ਦਿਖਾਈ ਦੇ ਰਿਹਾ ਹੈਗਾ ਜੀ।

ਸਾਨੂੰ ਇੱਕ ਬਹੁਤ ਵਧੀਆ ਜਗ੍ਹਾ ਦਿਖਾਈ ਦੇ ਰਹੀ ਹੈਗੀ ਜੀ।

ਜੋ ਕੀ ਵੇਖਣ ਵਿੱਚ ਬਾੜੀ ਸੁੰਦਰ ਲੱਗ ਰਹੀ ਹੈਗੀ ਜੀ ਵਧੀਆ ਲੱਗ ਰਿਹਾ ਹੈਗਾ।

ਜੇ ਅਸੀ ਇਸ ਜਗ੍ਹਾ ਤੇ ਜਾਨੇਂ ਆਂ ਤੇ ਸਾਨੂੰ ਬੜਾ ਫਾਇਦਾ ਹੁੰਦਾ ਜੀ ਅਤੇ ਇਸ ਨਾਲ ਬਹੁਤ ਲਾਭਦਾਇਕ ਰਹਿੰਦਾ ਜੀ ਸਭ ਕੁਛ।